ਗੁਟਕਾ ਅਤੇ ਕਈ ਹੋਰ ਤਰ੍ਹਾਂ ਦੇ ਘਟੀਆ ਨਸ਼ੀਲੇ ਪਦਾਰਥ ਜੋ ਚੱਲ ਰਹੇ ਹਨ, ਉਸਨੇ ਇੰਨੇ ਸਾਡੀ ਸਿਹਤ ਨੂੰ ਕਿਤੇ ਨਾ ਕਿਤੇ ਵਿਗਾੜ ਪਾਇਆ ਹੈ, ਪਰ ਇਹ ਵੀ ਹੈ ਕਿ ਇਹਨਾਂ ਦੀ ਵਰਤੋਂ ਕੁੱਝ ਹੀ ਲੋਕ ਕਰਦੇ ਹਨ, ਅਤੇੇ ਜੋ ਪੜ੍ਹੇ ਲਿਖੇ ਲੋਕ ਹਨ ਉਹਨਾਂ ਨੂੰ ਇਹਨਾਂ ਦੇ ਘਾਟੇ ਬਾਰੇ ਪਤਾ ਹੈ ਕਿ ਇਸ ਨਾਲ ਸਾਡੀ ਸਿਹਤ ਨੂੰ ਵੀ ਮਾੜੇ ਅਸਰ ਪਾਉਂਦੇ ਹਨ, ਇਸ ਲਈ ਉਹ ਲੋਕ ਨਸ਼ਿਆਂ ਦੀ ਨਹੀਂ ਵਰਤੋਂ ਕਰਦੇ, ਆਪਾਂ ਗੱਲ ਕਰ ਲਈਏ ਤਾਂ ਬੱਚਿਆਂ ਦੀ ਸਿਹਤ ਦੀ ਸਭ ਤੋਂ ਜ਼ਰੂਰੀ ਇਹ ਹੈ ਕਿ ਜਦੋਂ ਬੱਚੇ ਛੋਟੇ ਹੁੰਦੇ ਹਨ, ਉਹਨਾਂ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ, ਉਹਨਾਂ ਨੂੰ ਖਾਣ ਦੇ ਲਈ ਵਧੀਆ ਭੋਜਨ ਦੇਣੇ ਚਾਹੀਦੇ ਹਨ, ਅਤੇ ਹਰ ਪ੍ਰਕਾਰ ਦਾ ਖੁਰਾਕੀ ਤੱਤ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸਰੀਰ ਸਹੀ ਵਿਕਾਸ ਕਰ ਸਕੇ ਕੀ ਤੁਸੀਂ ਦੱਸ ਸਕਦੇੇ ਹੋ ਛੋਟੇ ਬੱਚਿਆਂ ਨੂੰ ਸਾਨੂੰ ਕਿਸ ਤਰ੍ਹਾਂ ਦਾ ਭੋਜਨ ਦੇਣਾ ਚਾਹੀਦਾ ਹੈ? ਜੀ ਗੱਲ ਇਹ ਹੈ ਕਿ ਛੋਟੇ ਬੱਚਿਆਂ ਨੂੰ ਭੋਜਨ ਵਿੱਚ ਤਾਂ ਹਰ ਇੱਕ ਮਾਂ ਪਿਓ ਨੂੰ ਆਪਣੇ ਬੱਚਿਆਂ ਦੇ ਭੋਜਨ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਦੀ ਮਾਤਰਾ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਸਰੀਰਕ ਵਿਕਾਸ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ, ਤੁਸੀਂ ਇੱਕ ਗੱਲ ਕਹਿ ਰਹੇ ਸੀ ਕਿ ਕੁੱਝ ਲੋਕ ਅਜਿਹੇ ਹਨ ਜੋ ਬਹੁਤ ਹੀ ਨਸ਼ੀਲੇ ਪਦਾਰਥਾਂ ਇਸਤੇਮਾਲ ਕਰਦੇ ਹਨ ਜੋ ਕਿ ਇੱਕ ਬਹੁਤ ਹੀ ਮਾੜੀ ਗੱਲ ਹੈ, ਜੇ ਆਪਾਂ ਗੱਲ ਕਰੀਏ ਨਸ਼ੀਲੇ ਪਦਾਰਥਾਂ ਦੀ ਤਾਂ ਉਹਨਾਂ ਨਾਲ ਕੀ ਹੁੰਦਾ ਹੈ ਕਿ ਇਨਸਾਨ ਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਪਰ ਉਹਨਾਂ ਦੀ ਸਿਹਤ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਕਿ ਉਹਨਾਂ ਦਾ ਲਿਵਰ ਕੰਮਜ਼ੋਰ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਕੰਮਜ਼ੋਰੀ ਆ ਜਾਂਦੀ ਹੈ, ਜੇ ਗੱਲ ਕਰੀਏ ਨਸ਼ਿਆਂ ਦੀ ਤਾਂ ਜੋ ਲੋਕ ਨਸ਼ਾ ਕਰਦੇ ਹਨ,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 ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਇਸ ਬਾਰੇ ਦੱਸਣਾ ਚਾਹੀਦਾ ਹੈ ਕਿ ਨਸ਼ਾ ਨਾਸ਼ ਦਾ ਦੁਆਰ ਹੈ, ਇਸ ਕਰਕੇ ਨਸ਼ਾ ਕਿਸੇ ਵੀ ਇਨਸਾਨ ਨੂੰ ਨਹੀਂ ਕਰਨਾ ਚਾਹੀਦਾ ਜੇ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਸਰਕਾਰਾਂ ਵੀ ਵੱਖ ਵੱਖ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ, ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਅਤੇ ਜੋ ਲੋਕ ਨਸ਼ਾ ਕਰ ਰਹੇ ਹਨ, ਉਹਨਾਂਂ ਦਾ ਨਸ਼ਾ ਛੁਡਾਉਣ ਦੇ ਲਈ ਬਹੁਤ ਸਾਰੇ ਨਸ਼ਾ ਛੁਡਾਓ ਕੇਂਦਰ ਵੀ ਬਣ ਚੁੱਕੇ ਹਨ, ਜਿੰਨਾਂ ਵਿੱਚ ਨਸ਼ੇ ਕਰਨ ਵਾਲੇ ਇਨਸਾਨਾਂ ਨੂੰ ਰਜ਼ਾ ਕੇ ਨਸ਼ਾ ਛੁਡਾਉਣ ਲਈ ਉਹਨਾਂ ਕੋਲ ਮੁਹੱਈਏ doctor ਹੁੰਦੇ ਹਨ, ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਕਿਸੇ ਸੰਸਥਾ ਬਾਰੇ ਸੁਣਿਆ ਹੈ ਜੋ ਨਸ਼ਾ ਛੁਡਾਓ ਕੇਂਦਰ ਖੋਲ ਰੱਖੀ ਹੈ, ਜਿਸ ਨਾਲ ਕਿ ਲੋਕ ਭਲਾਈ ਲੋਕ ਭਲਾਈ ਦਾ

ਸਰਕਾਰਾਂ ਨੂੰ ਵੀ ਇਸ ਬਾਰੇ ਕਿਤੇ ਨਾ ਕਿਤੇ ਇਸ ਬਾਰੇ ਜਾਣਕਾਰੀ ਜ਼ਰੂਰ ਹੈ, ਇਸ ਲਈ ਹੀ ਸਰਕਾਰ ਨੇ ਨਸ਼ਾ ਛੁਡਾਓ ਕੇਂਦਰ ਬਣਾਏ ਹੋਏ ਹਨ, ਤਾਂ ਜੋ, ਜੋ ਮਨੁੱਖ ਹਨ ਉਹਨਾਂ

ਇਸਦੀ ਸਾਨੂੰ ਸਬਜ਼ੀ ਵਿੱਚ ਜਾਂ ਇਸਨੂੰ ਅਸੀਂ ਕਈ ਹੋਰ ਤਰੀਕਿਆਂ ਨਾਲ ਵੀ ਖਾ ਸਕਦੇ ਹਾਂ ਇਸ ਵਿੱਚ ਹਰ ਪ੍ਰਕਾਰ ਦੇ ਪ੍ਰੋਟੀਨ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 ਉੱਚ ਪੱਧਰ ਤੇ ਪਾਇਆ ਜਾਂਦਾ ਹੈ, ਇਹਨਾਂ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਾਡੀ ਸਿਹਤ ਵਧੀਆ ਬਣਦੀ ਹੈ, ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹੋਰ ਕਿਹੜੇ ਵਧੀਆ ਪ੍ਰੋਟੀਨ ਜਾਂ ਕਾਰਬੋਹਾਈਡ੍ਰੇਟ ਬਾਰੇ ਦੱਸ ਸਕਦੇ ਹੋ, ਕਿ ਜਿੰਨਾਂ ਨਾਲ ਸਾਡੀ ਸਿਹਤ ਵਧੀਆ ਬਣਦੀ ਹੈ।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 ਸਾਰੇ ਤਰ੍ਹਾਂ ਦੇ ਵਿਟਾਮਿਨ, ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਪਾ~ ਪਾਏ ਜਾਂਦੇ, ਇਸ ਕਰਕੇ ਹਰ ਇਨਸਾਨ ਨੂੰ ਇਸਦਾ ਸੇਵਨ ਜ਼ਰੂਰ ਚਾਹੀਦਾ ਹੈ, ਜਦੋਂ ਕੋਈ ਇਨਸਾਨ ਬਿਮਾਰ ਹੋ ਜਾਂਦਾ ਹੈ ਜਾਂ ਉਸਨੂੰ ਕਿਸੇ ਪ੍ਰਕਾਰ ਦੀ ਆ ਜਾਂਦੀ ਹੈ, ਤਾਂ doctor ਵੀ ਇਹ ਸਲਾਹ ਦਿੰਦੇ ਹਨ ਸੇਵਨ ਹੈ ਇਸ ਤੋਂ ਇਲਾਵਾ

ਪਦਾਰਥ ਹੈ ਉਸ ਵਿੱਚ ਵੀ ਮਾਤਰਾ ਪਾਈ ਜਾਂਦੀ ਹੈ ਆਪਾਂ ਅਕਸਰ ਦੇਖਦੇ ਹਾਂ ਕਿ ਕੁਛ ਲੋਕ ਆਂਡਿਆਂ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਅਤੇ ਆਪਣੇ ਸਰੀਰ ਦੀ ਬਣਾਈ ਰੱਖਦੇ ਹਨ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਲੋਕ ਜਿੰਮ ਵਿੱਚ ਜਾ ਕੇ ਆਪਣਾ ਸਰੀਰ ਬਣਾਉਂਦੇ ਹਨ, ਅਤੇ ਆਪਣੀ ਸਿਹਤ ਵਿੱਚ ਸੁਧਾਰ ਕਰਦੇ ਹਨ, ਉਹ ਲੋਕ ਆਂਡੇ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭੋਜਨ ਦੀ ਤਾਂ ਭੋਜਨ ਵਿੱਚ ਦੱਸਿਆ ਸੀ ਕਿ ਪਨੀਰ, ਪਨੀਰ ਇੱਕ ਸਭ ਤੋਂ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

ਸੈਰ ਜ਼ਰੂਰ ਕਰਨੀ ਚਾਹੀਦੀ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਹਰ ਇਨਸਾਨ ਨੂੰ ਭੋਜਨ ਖਾਣ ਦੇ ਨਾਲ ਨਾਲ ਸਰੀਰਕ ਕਸ਼ਰਤ ਵੀ ਕਰਨੀ ਚਾਹੀਦੀ ਹੈ।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 ਤਕਰੀਬਨ ਇੱਕ ਕਿੱਲੋਮੀਟਰ ਤਾਂ ਪੈਦਲ ਚੱਲਣਾ ਚਾਹੀਦਾ ਹੈ ਇਸ ਨਾਲ ਕੀ ਹੁੰਦਾ ਹੈ ਕਿ ਸਾਡੇ ਸਰੀਰ ਵਿੱਚ ਜੋ ਫਾਲਤੂ ਚਰਬੀ ਹੁੰਦੀ ਹੈ, ਉਹ ਘੱਟ ਜਾਂਦੀ ਹੈ ਅਤੇ ਸਾਡਾ ਸਰੀਰ ਜਿੰਨਾ ਹੀ ਵਜ਼ਨ ਚਾਹੀਦਾ ਹੈ, ਓਨਾ ਰਹਿੰਦਾ ਹੈ, ਤੁਸੀਂ ਕੁੱਝ ਲੋਕ ਅਜਿਹੇ ਵੇਖੇ ਹੋਣੇ ਹੀ ਹਨ, ਜੋ ਕਾਫ਼ੀ ਜ਼ਿਆਦਾ ਮੋਟੇ ਹੁੰਦੇ ਹਨ, ਉਹ ਅਕਸਰ ਮੋਟੇ ਪਣ ਤੋਂ ਜ਼ਿਆਦਾ ਦੁਖੀ ਹੁੰਦੇ ਹਨ, ਅਤੇ ਉਹਨਾਂ ਵਿੱਚ ਬਿਮਾਰੀਆਂ ਵੀ ਜ਼ਿਆਦਾ ਵੇਖੀਆਂ ਜਾਂਦੀਆਂ ਹਨ, ਅਤੇ doctor ਉਹਨਾਂ ਨੂੰ ਇਹੀ ਸਲਾਹ ਦਿੰਦੇ ਹਨ, ਕਿ ਉਹ ਵੱਧ ਤੋਂ ਵੱਧ ਸੈਰ ਕਰਨ ਇਸ ਤੋਂ ਆਪਾਂ ਇਹੀ ਅਨੁਮਾਨ ਲਗਾ ਸਕਦੇੇ ਹਾਂ ਕਿ ਸੈਰ ਵੀ ਕਿਤੇ ਨਾ ਕਿਤੇ ਸਾਡੀ ਚੰਗੀ ਸਿਹਤ ਬਣਾਉਣ ਦਾ ਰਾਜ ਹੈ, ਇੱਕ ਹੋਰ ਗੱਲ ਕਰੀਏ ਤਾਂ ਸਿਹਤ ਦੀ ਸਿਹਤ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਰੀਰ ਨੂੰ ਬਿਮਾਰੀਆਂ ਕਿਹੜੀਆਂ ਪ੍ਰਭਾਵਿਤ ਕਰਦੀਆਂ ਹਨ, ਜੇਕਰ ਅਸੀਂ ਇਹਨਾਂ ਬਾਰੇ ਸਹੀ ਗਿਆਨ ਨਹੀਂ ਲਵਾਂਗੇ ਤਾਂ ਅਸੀਂ ਸਿਹਤ ਕਿਵੇਂ ਵਧੀਆ ਬਣਾ ਸਕਦੇ ਹਾਂ ਕੀ ਤੁਸੀਂ ਦੱਸ ਸਕਦੇ ਹੋ ਅਜਿਹੀਆਂ ਕਿਹੜੀਆਂ ਬਿਮਾਰੀਆਂ ਹਨ, ਜਿੰਨਾਂ ਨਾਲ ਸਾਡੀ ਸਿਹਤ ਖ਼ਰਾਬ ਹੁੰਦੀ ਹੈ?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 ਕੁਛ ਲੋਕ ਅਜਿਹੇ ਹਨ, ਜੋ ਮਿੱਠਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਜਿਸ ਕਾਰਨ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਜਿਵੇਂ ਆਪਾਂ ਪਿੱਛੇ ਜਿਹੇ ਗੱਲ ਕਰ ਰਹੇ ਸੀ ਤਲੀਆਂ ਹੋਈਆਂ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਇਸ ਕਰਕੇ ਜੋ ਲੋਕ ਤਲੀਆਂ ਹੋਈਆਂ ਚੀਜ਼ਾਂ ਅਤੇ ਮਿੱਠੇ ਪਦਾਰਥ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ, ਉਹਨਾਂ ਨੂੰ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 ਵਜ਼ਨ ਵੱਧ ਜਾਂਦਾ ਹੈ ਤਾਂ ਉਸਨੂੰ ਘਟਾਉਣਾ ਕਿਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ, ਇਸ ਲਈ ਹਰ ਇਨਸਾਨ ਨੂੰ ਆਪਣੇ ਸਰੀਰ ਨੂੰ ਵਜ਼ਨ ਵੱਧਣ ਤੋਂ ਧਿਆਨ ਦੇਣਾ ਚਾਹੀਦਾ ਹੈ ਅਤੇ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

ਖੇਤਾਂ ਵਿੱਚ ਜਾ ਕੇ ਕੰਮ ਕਰਨਾ ਅਤੇ ਹਲ ਚਲਾਉਣਾ, ਇਸ ਨਾਲ ਕੀ ਹੁੰਦਾ ਸੀ ਕਿ ਉਹਨਾਂ ਦਾ ਭੋਜਨ ਪਚ ਜਾਂਦਾ ਸੀ ਅਤੇ ਉਹਨਾਂ ਦੀ ਕਸ਼ਰਤ ਵੀ ਹੋ ਜਾਂਦੀ ਸੀ, ਕੀ ਤੁਸੀਂ

ਇਸ ਤਰ੍ਹਾਂ ਹੈ ਕਿ ਅਸੀਂ ਜੇਕਰ ਵਧੀਆ ਭੋਜਨ ਖਾਵਾਂਗੇ ਤਾਂ ਸਾਨੂੰ ਕਸ਼ਰਤ ਵੀ ਵਧੀਆ ਕਰਨੀ ਚਾਹੀਦੀ ਹੈ, ਕਿਉਂਕਿ ਕਸ਼ਰਤ ਵੀ ਸਾਡੇ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜੋ ਲੋਕ ਹੱਥੀ ਕੰਮ ਕਰਦੇ ਹਨ, ਉਹਨਾਂ ਦੀ ਸਿਹਤ ਵੀ ਚੰਗੀ ਹੁੰਦੀ ਹੈ ਅਤੇ ਜੋ ਸਾਰਾ ਦਿਨ ਕੁਰਸੀ ਉੱਪਰ ਬੈਠ ਕੇ ਕੰਮ ਕਰਦੇੇ ਹਨ, ਉਹ ਜ਼ਿਆਦਾ ਮੋਟੇ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਿਹਤ ਵੀ ਚੰਗੀ ਨਹੀਂ ਹੁੰਦੀ, ਇੱਕ ਸਿਹਤ ਦੀ ਗੱਲ ਦਾ ਰਾਜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਿੱਛਲੇ ਹੀ ਦਿਨੀ ਮੈਂ TV ਉੱਪਰ ਇੱਕ doctor ਦੀ speech ਸੁਣ ਰਿਹਾ ਸੀ ਉਸਨੇ ਸਿਹਤ ਦੇ ਵਧੀਆ ਰਾਜ ਜੋ ਦੱਸੇ ਸਨ ਉਹ ਇਸ ਤਰ੍ਹਾਂ ਸਨ ਕਿ ਉਹ doctor ਹਰ ਰੋਜ਼ ਤਕਰੀਬਨ ਪੰਜ ਕਿੱਲੋਮੀਟਰ ਸਾਇਕਲ ਚਲਾਉਂਦਾ ਸੀ ਉਸਦਾ ਕਹਿਣਾ ਇਹ ਸੀ ਕਿ ਸਾਇਕਲ ਚਲਾਉਣ ਨਾਲ ਵੀ ਕਿਤੇ ਨਾ ਕਿਤੇ ਸਾਡੀ ਸਿਹਤ ਵਧੀਆ ਬਣਦੀ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸਾਇਕਲ ਵੀ ਕਿਤੇ ਨਾ ਕਿਤੇ

ਜੇ ਆਪਾਂ ਗੱਲ ਕਰੀਏ ਸਾਇਕਲ ਦੀ ਜਿਵੇਂ ਆਪਾਂ ਵੇਖ ਰਹੇ ਹਾਂ ਕਿ ਵਰਤਮਾਨ ਸਮੇਂ ਦੇ ਹੈ ਕਿ ਬਹੁਤ ਜ਼ਿਆਦਾ ਵਿਅਸਤ ਰਹਿਣ ਲੱਗ ਪਿਆ ਹੈ ਅਤੇ ਉਸਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਬਹੁਤ ਜ਼ਰੂਰੀ ਹੋ ਗਿਆ ਅਤੇ ਉਹ ਘੱਟ ਸਮੇਂ ਵਿੱਚ ਹੀ ਪਹੁੰਚਣਾ ਪਸੰਦ ਕਰਦਾ ਹੈ ਇਸ ਕਰਕੇ ਉਹ ਇਨਸਾਨ ਮੋਟਰ ਗੱਡੀਆਂ ਦਾ ਇਸਤੇਮਾਲ ਕਰਦਾ ਹੈ ਜਿਸ ਨਾਲ ਕਿ ਉਸਨੂੰ ਸਾਇਕਲ ਚਲਾਉਣਾ ਬਹੁਤ ਜ਼ਿਆਦਾ ਔਖਾ ਲੱਗਦਾ ਹੈ, ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਨਸਾਨ ਨੂੰ ਆਪਣੇ ਕੰਮ ਕਾਜ ਵਿੱਚੋਂ ਥੋੜ੍ਹਾ ਸਮੇਂ ਕੱਢ ਕੇ ਸਾਇਕਲ ਜ਼ਰੂਰ ਚਲਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਕੀ ਤੁਸੀਂ ਇਸ ਗੱਲ ਬਾਰੇ ਕੁੱਝ ਦੱਸ ਸਕਦੇ ਹੋ ਜਿਵੇਂ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਮੋਟਰ ਗੱਡੀਆਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਕਿ ਉਹਨਾਂ ਦਾ ਸਰੀਰ ਬਹੁਤ ਜ਼ਿਆਦਾ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 ਆਉਣ ਜਾਣ ਲਈ ਮੋਟਰ ਕਾਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਉਹ ਘੱਟ ਕਰਨਾ ਚਾਹੀਦਾ ਹੈ? ਦੇਖੋ ਜੀ ਗੱਲ ਸਿਹਤ ਦੀ ਹੈ ਜੇ ਆਪਾਂ ਗੱਲ ਕਰੀਏ, ਤਾਂ ਸਾਨੂੰ ਹਮੇਸ਼ਾ ਸਰੀਰਕ ਪੱਖ ਵਾਲੇ ਹੀ ਕੰਮ ਕਰਨੇ ਚਾਹੀਦੇ ਹਨ, ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਜੋ ਲੋਕ ਜ਼ਿਆਦਾ ਮੋਟਰ ਗੱਡੀਆਂ ਤੇ ਸਵਾਰ ਹੁੰਦੇ ਹਨ, ਉਹ ਜ਼ਿਆਦਾ ਮੋਟੇ ਹੁੰਦੇ ਹਨ, ਅਤੇ ਜੋ ਸਾਇਕਲ ਚਲਾਉਂਦੇ ਹਨ, ਉਹਨਾਂ ਦਾ ਸਰੀਰ ਮੋਟਿਆਂ ਨਾਲੋਂ ਕਿਤੇ ਜ਼ਿਆਦਾ ਵਧੀਆ ਸਿਰਡੋਲ ਅਤੇ fit ਹੁੰਦਾ ਹੈ, ਇਸਦਾ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 ਕਿ ਸਾਨੂੰ ਸਭ ਤੋਂ ਜ਼ਰੂਰੀ ਇਹ ਕੰਮ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਦੇ ਸਰੀਰ ਦੇ ਪਤੇ ਪਤਾ ਪੂਰਾ ਹੋਣਾ ਚਾਹੀਦਾ ਹੈ, ਕਿ ਸਾਡੇ ਸਰੀਰ ਵਿੱਚ ਕਿਸ ਚੀਜ਼ ਦੀ ਘਾਟ ਹੈ, ਅਤੇ ਉਹ ਅਸੀਂ ਪੂਰੀ ਕਰਕੇੇ ਸਿਹਤ ਵਧੀਆ ਬਣਾ ਸਕੀਏ, ਪਰ ਹੁਣ ਇਸ ਸਮੇਂ doctors ਨੇ ਵੀ ਸਿਹਤ ਦੇ ਪੱਖ ਵਿੱਚ ਕਾਫ਼ੀ ਜ਼ਿਆਦਾ ਯੋਗਦਾਨ ਪਾਇਆ ਹੈ ਅਸੀਂ ਨਵੀਆਂ ਨਵੀਆਂ ਤਕਨੀਕਾਂ ਵੇਖਦੇ ਹਾਂ ਕਿ ਸਾਡੇ ਸਰੀਰ ਵਿੱਚ ਕਿਸੇ ਵੀ ਚੀਜ਼ ਦੀ ਜੇਕਰ ਘਾਟ ਹੈ ਤਾਂ ਮਸ਼ੀਨਾਂ ਦੇ ਰਾਹੀਂ ਅਸੀਂ ਪਤਾ ਲਗਾ ਸਕਦੇ ਹਾਂ ਅਤੇ ਉਹ ਖਾਣਾ ਖਾ ਕੇ ਅਸੀਂ ਜੋ ਸਾਡੇ ਸਰੀਰ ਵਿੱਚ ਉਸ ਤੱਤ ਦੀ ਘਾਟ ਹੈ ਤਾਂ ਉਸਨੂੰ ਪੂਰਾ ਕਰ ਸਕਦੇੇ ਹਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ doctor ਵੀ ਚੰਗੀ ਸਿਹਤ ਬਣਾਉਣ ਵਿੱਚ ਸਹਾਈ ਹੁੰਦੇ ਹਨ? ਜੇ ਆਪਾਂ ਗੱਲ ਕਰੀਏ ਤਾਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਕਈ ਥਾਵਾਂ ਤੇ doctors ਦੁਆਰਾ camp ਲਗਾਏ ਜਾਂਦੇ ਹਨ, ਜਾਂ ਫਿਰ seminar ਲਗਾਏ ਜਾਂਦੇ ਹਨ, ਜਿਸ ਵਿੱਚ ਕਿ Doctors ਦੁਆਰਾ ਦੱਸਿਆ ਜਾਂਦਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ, ਅਤੇ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਾਉਣਾ ਚਾਹੀਦਾ ਹੈ doctor ਆਪਣਾ ਪੂਰਾ ਯੋਗਦਾਨ ਦਿੰਦੇ ਹਨ ਕਿ ਉਹ ਲੋਕਾਂ ਦਾ ਵੱਧ ਤੋਂ ਵੱਧ ਭਲਾ ਕਰ ਸਕਣ, ਤੁਸੀਂ ਅਕਸਰ ਹੀ ਸੁਣਿਆ ਹੋਣਾ ਹੈ ਖ਼ਬਰਾਂ ਵਿੱਚ ਜਾਂ TV channels ਵਿੱਚ ਕਿ ਬਹੁਤ ਹੀ ਮਾਹਿਰ doctor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

ਲਓ ਜੀ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾਂ ਰਿਸ਼ਤੇਦਾਰੀ ਬਾਰੇ ਤੇ ਆਪਣਾ time ਆ ਜਾਣ ਤੇ ਥੋੜ੍ਹੀ ਬਹੁਤ ਹਵਾ ਖ਼ਰਾਬ ਹੋ ਜਾਣ ਬਾਰੇ ਜਾਂ ਥੋੜ੍ਹੀ ਜਿਹੀ feeling ਲੈਣ ਜਾ~ ਲੈ ਜਾਣ ਬਾਰੇ ਹਨਾ, ਮੈਂ ਤੁਹਾਨੂੰ ਥੋੜ੍ਹਾ ਜਿਹਾ ਕੁਛ ਦੱਸਣਾ ਚਾਹੁਨਾ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਹੋਇਆ ਇਵੇਂ ਕਿ ਮੇਰੀ ਮਾਸੀ ਦੀ ਕੁੜੀ ਦਾ ਸੀ ਵਿਆਹ ਤੇ ਮੈਨੂੰ ਬੜਾ ਚਾਅ ਸੀ ਹਨਾ ਵੀ ਚਲੋ ਛੋਟੀ ਭੈਣ ਹੈ ਮਾਸੀ ਦੀ ਕੁੜੀ ਹਨਾ, ਵੀ ਵਿਆਹ ਇਹਦਾ ਤੇ ਅਮ ਮੈਨੇ ਉਹਨੂੰ ਕਿਹਾ ਮੈਂ ਕਿਹਾ ਰਾਜੇ ਤੈਨੂੰ ਕੋਈ ਕੰਮ ਹੋਵੇ ਕਿਤੇ ਕਾਰਡ ਦੇਣੇ ਹੋਣ ਕਿਤੇ ਆਉਣਾ ਹੋਵੇ ਜਾਣਾ ਹੋਵੇ ਤੈਨੇ ਬੇਝਿਜਕ ਬੇ time ਦੇਖੇ ਤੈਨੇ ਮੈਨੂੰ phone ਮਾਰ ਦੇਣਾ ਹੈ ਤੂੰ ਜਦ ਮੈਨੂੰ phone ਕਰੇਂਗੀ ਤੇਰਾ ਭਰਾ ਤੇਰੇ ਕੋਲ ਆ ਜਾਊਗਾ, ਹਨਾ ਚਲੋ ਆਪਾਂ ਵਿਆਹ ਦੇ time ਤਾਂ ਚਲੋ ਨਹੀਂ ਕੋਈ ਇੰਨਾ ਕੰਮ ਕਾਰ ਉਹਨਾਂ ਨੇ ਕਿਹਾ ਆਪਾਂ ਨਹੀਂ ਗਏ ਵਿਆਹ ਤੋਂ ਦੋ ਕੁ ਦਿਨ ਪਹਿਲਾਂ ਹਨਾ ਜਿਵੇਂ ਘਰਦਿਆਂ ਨੇ ਕਿਹਾ ਕਿ ਚਲੋ function ਨੇ ਉੱਥੇ lady ਸੰਗੀਤ ਜੇ ਵੋਹ ਜੋ ਵੀ ਹੁੰਦੇ ਆ ਮਹਿੰਦੀ ਮੂੰਹਦੀ ਤੇ ਆਪਾਂ ਉੱਥੇ ਗਏ ਤੇ ਚਲੋ ਵਧੀਆ ਚੱਲਦੇ ਸੀ function ਹਨਾ ਮਹਿੰਦੀ ਦਾ ਹੋਇਆ function ਉਹ ਤੋਂ ਬਾਅਦ ਰਾਤ ਨੂੰ lady ਸੰਗੀਤ ਵਗ਼ੈਰਾ ਹੋਇਆ, ਤੇ ਜੀ ਜਦੋਂ ਅਗਲੇ ਦਿਨ ਆਈ ਵਿਆਹ ਦੀ ਵਾਰੀ ਤਾਂ ਵਿਆਹ ਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਮੇਰੀ ਮਾਸੀ ਦੀ ਕੁੜੀ ਹੈ ਭਾਈ ਉਹਦੀ ਹਵਾ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਉਹ ਕਿਵੇਂ ਹੋ ਗਈ ਉਹ ਇਵੇਂ ਹੋ ਗਈ ਕਿ ਜਿਵੇਂ ਹਨਾ ਆਪਾਂ ਕਹਿ ਦੇਣਾ ਕਿ video ਬਣਾਉਣ ਲਈ ਵੀ smile ਜਾਂ ਇੱਧਰ ਦੇ ਇੱਕ ਹਨਾ ਜੇ ਵੋਹ ਚਲੋ ਅਹ ਮੈਨੂੰ feel ਹੋਇਆ ਕਿ ਵੀ ਮੈਨੂੰ ਲੱਗਾ ਕਿ ਸ਼ਾਇਦ ਵੀ ਮੈਂ ਉਹਨੂੰ disturb ਕਰ ਰਿਹਾ ਸੀਗਾ ਹਨਾ ਇੱਕ ਦੋ ਵਾਰੀ photo ਖਿਚ ਖਿਚਵਾਉਣ ਦੇ ਨਾਲ ਕੀ ਕਹਿਤਾ ਸ਼ਾਇਦ ਮੈਨੂੰ ਲੱਗਾ ਕਿ ਮੈਂ ਉਹਨੂੰ disturb ਕਰ ਦਿੱਤਾ ਹੋਵੇ ਤੇ ਉਹ ਦੂਜੀ ਵਾਰ 'ਚ ਹੋਇਆ ਕੀ ਕਿ ਜਦੋਂ ਮੈਂ ਉਹਦੇ ਕੋਲ photo ਜਾਂ video ਕਰਵਾਉਣ ਲਈ ਗਿਆ ਤਾਂ ਉਹਨੇ ਮੈਨੂੰ ignore ਕੀਤਾ, ਹਨਾ ਮੇਰੀ video ਦੇ ਵਿੱਚ ਮੇਰੇ ਕੋਲ proof ਪਿਆ ਉਹਨੇ ਕਿ ਮੈਨੂੰ ignore ਕੀਤਾ ਉਹ video ਬਣ ਰਹੀ ਸੀ ਹਨਾ ਮੇਰੇ phone 'ਚ ਤੇ ਅਹ ਮੈਨੂੰ ਵਧੀਆ ਜਿਹਾ ਨੀ ਲੱਗਿਆ ਤੇ ਉਸ ਤੋਂ ਬਾਅਦ ਮੈਂ ਇੱਕ ਅੱਧੀ ਵਾਰ ਉਹਨੂੰ ਬੁਲਾਇਆ ਤੇ ਮੈਨੂੰ ਇਵੇਂ ਵੀ ਲੱਗਾ ਵੀ ਜਿਵੇਂ ਸ਼ਾਇਦ ਉਹ ਮੈਨੂੰ ਓਦਾਂ ਨੀ ਬੁਲਾ ਰਹੀ ਹੈਗੀ ਜਿਵੇਂ ਉਹ ਕੱਲ੍ਹ ਤੱਕ ਮੈਨੂੰ ਬੁਲਾਉਂਦੀ ਸੀਗੀ। ਤੇ ਮੈਨੇ ਆਪਣੇ ਮਾਸੀ ਦੇ ਮੁੰਡੇ ਦੇ ਨਾਲ ਵੀ ਗੱਲ ਕੀਤੀ ਮੈਨੇ ਮਾਮੇ ਦੇ ਮੁੰਡੇ ਨਾਲ ਵੀ ਗੱਲ ਕੀਤੀ ਵੀ ਏਦਾਂ ਏਦਾਂ ਕਰਕੇ ਮੈਨੂੰ feel ਹੋ ਰਿਹਾ ਹੈ ਵੀ ਉਹ ਮੈਨੂੰ ਸਹੀ ਤਰੀਕੇ ਨਾਲ ਨਹੀਂ ਬੁਲਾ ਰਹੀ ਹੈਗੀ

ਸਹੀ ਤਰੀਕੇ ਨਾਲ ਗੱਲ ਨੀ ਕਰ ਰਹੀ ਹੈਗੀ ਵੀ ਪਤਾ ਨੀ ਕਿਉਂ ਉਹਨੂੰ ਇਉਂ ਲੱਗ ਰਿਹਾ ਵੀ ਸ਼ਾਇਦ ਜਿਵੇਂ ਉਹਨੇ ਵਿਆਹ ਰੱਖ ਕੇ ਆਪਣਾ ਵੀ ਸਾਨੂੰ ਸੱਦ ਕੇ ਵਿਆਹ ਤੇ ਵੀ ਸ਼ਾਇਦ ਬਹੁਤ ਵੱਡਾ ਕੰਮ ਕਰ ਦਿੱਤਾ ਹੋਵੇ ਜਿਵੇਂ ਤੇ ਹਨਾ ਉਹਨਾਂ ਦੀ ਵੀ ਇੱਕੋ ਹੀ ਸੋਚ ਸੀਗੀ ਤਾਂ ਮੈਂ ਵੀ ਉਹੀ ਚੀਜ਼ ਹਨਾ ਮਹਿਸੂਸ ਕੀਤੀ ਮੈਂ ਵੀ ਉਹੀ ਚੀਜ਼ ਉਹਨਾਂ ਨੂੰ ਕਹੀ

ਇਹੋ ਜਿਹਾ ਕੁਛ ਕੀਤਾ ਤਾਂ ਨੀ ਹੈਗਾ ਕਿ ਮੈਂ ਰੁਸ ਕੇ ਬਹਿ ਜਾਵਾਂ, ਮੈਂ ਨਾਰਾਜ਼ ਹੋ ਕੇ ਬਹਿ ਜਾਵਾਂ ਹਨਾ ਜਿਵੇਂ ਲੋਕ ਡਰਾਮੇ ਜਿਹੇ ਕਰਦੇ ਨੇ ਵਿਆਹਾਂ 'ਚ ਜਾ ਕੇ ਏਦਾਂ ਦਾ ਤਾਂ ਨੀ ਮੈਨੇ ਖੈਰ ਕੁਛ ਕੀਤਾ ਹੈਗਾ ਪਰ ਆਪਾਂ ਮੌਕਾ ਦੇਖਦੇ ਹੋਏ ਆਪਾਂ ਮਸਤ ਆਪਣਾ ਰਹੇ ਨਾਲ ਮਾਸੀ ਮਾਮੇ ਦੇ ਮੁੰਡਿਆਂ ਦੇ ਹਨਾ ਆਪਣਾ ਅਲੱਗ ਹੀ ਰਹੇ ਕੋਈ ਮੁੜਕੇ ਮਤਲਬ ਜ਼ਿਆਦਾ ਕਿਸੇ ਦੇ ਕੋਲ ਨੀ ਗਏ ਆਹ ਜਿਹੜੇ ਰੀਤ ਰਿਵਾਜ਼ ਜਿਹੜੇ ਉਹ ਕਰਨੇ ਹੁੰਦੇ ਨੇ ਹਨਾ ਅਹ ਅਮ ਜੋ ਵੀ ਹੁੰਦੇ ਹੁੰਦੇ ਨੇ ਮਤਲਬ ਜਿਹੜੇ ਅਮ ਕੋਲ ਦੇ ਨਾਲ ਦੇ ਰਿਸ਼ਤੇਦਾਰਾਂ ਨੇ ਨੇੜੇ ਦੇ ਰਿਸ਼ਤੇਦਾਰਾਂ ਨੇ ਜੋ ਨਾਲ ਲੱਗ ਕੇ ਨਿਭਾਉਣੇ ਹੁੰਦੇ ਨੇ ਬਸ ਮਤਲਬ ਉਹੀ ਜਿਹੀ ਕਰੀ ਗਏ ਹਨਾ ਤੇ ਬਸ ਜ਼ਿਆਦਾ ਆਪਾਂ ਕਿਸੇ ਨੂੰ ਬੁਲਾਇਆ ਨੀ ਹਨਾ ਬ~ ਕੱਟ ਅੱਢ ਜਿਹੇ ਹੀ ਰਹੇ side ਜਿਹੇ ਤੇ ਹੀ ਰਹੇ time ਲੰਘਣ ਦੀ wait ਕੀਤੀ ਤੇ ਸ਼ਾਮ ਨੂੰ ਜਦੋਂ ਡੋਲੀ ਤੁਰੀ ਤਾਂ ਗੱਡੀ ਨੂੰ ਧੱਕਾ ਦਿੱਤਾ ਤਾਂ ਮੁੜਕੇ ਆਪਦੀ ਗੱਡੀ ਦੀ ਸੈਲਫ਼ ਮਾਰੀ ਘਰਦੇ ਵਿੱਚ ਬਿਠਾਏ ਹੱਥ ਜੋੜੇੇ ਮੱਥਾ ਟੇਕਿਆ

ਵਿਆਹ ਹੋਇਆ ਸੀ ਕੁੜੀ ਦਾ ਤਾਂ ਅਹ ਬੜੇ ਕੰਮ ਹੁੰਦੇ ਨੇ ਹਨਾ ਕੁੜੀ ਦੇ ਘਰ ਤਾਂ ਤੇ ਚਲੋ ਆਪਾਂ ਫਿਰ ਮਾਹੌਲ ਦੇਖਦੇ ਹੋਏ ਨਜ਼ਾਕਤ ਸਮਝਦੇ ਹੋਏ ਆਪਾਂ ਅਹ ਗਏ ਉੱਥੇ ਤੇ ਜਾ ਕੇ ਛੱਡ ਆਏ ਮਾਤਾ ਜੀ ਨੂੰ ਤੇ ਦੁਬਾਰੇ ਆਪਾਂ ਆਪਦੇ ਘਰ ਆ ਗਏ ਤਾਂ ਬਸ ਫ਼ਰਕ ਇੰਨਾ ਕੁ ਸੀਗਾ ਕਿ ਮਾਤਾ ਜੀ ਨੂੰ ਆਪਾਂ ਕਹਿ ਜ਼ਰੂਰ ਗਏ ਸੀਗੇ ਕਿ ਮਾਤਾ ਜੀ ਸਵੇਰੇ ਤੁਹਾਨੂੰ ਲੈਣ ਲਈ ਪਹੁੰਚ ਜਾਵਾਂਗੇ ਇੰਨੇ ਕੁ ਵਜੇ ਤੱਕ ਵੀ ਆਪਦੇ ਕੰਮ ਜਿਹੇ ਕਾਮ ਜਹੇ ਲਬੇੜ ਲਿਯੋ ਤੁਸੀਂ ਹਨਾ ਮਤਲਬ ਆਪਾਂ ਅਗਲੇ ਦਾ ਵੀ ਮਾਹੌਲ ਨੀ ਖ਼ਰਾਬ ਹੋਣ ਦਿੱਤਾ ਕਿਸੇ ਦਾ mood ਵੀ ਨੀ ਖ਼ਰਾਬ ਹੋਣ ਦਿੱਤਾ ਪਰ ਆਪਦੀ ਵੀ ਠੁੱਕ ਰੱਖੀ ਤੇ ਬਸ ਉਹੀ ਆਪਾਂ ਮਾਤਾ ਜੀ ਆਪਾਂ ਨੂੰ ਪੁੱਛਣ ਲੱਗ ਗਏ ਵੀ ਕੀ ਗੱਲ ਹੋ ਗਈ ਹੈ ਹੁਣ ਤੂੰ ਏਦਾਂ ਕਿਉਂ ਕਹਿ ਰਿਹਾ ਹੈ। ਤਾਂ ਮੈਂ ਉਹਨਾਂ ਨੂੰ ਖੈਰ ਗੱਲ ਤਾਂ ਕੋਈ ਨੀ ਕੀਤੀ ਵੈਸੇ ਵੀ ਖੈਰ ਕਿਸੇ ਨੂੰ ਮੈਂ ਕੁਛ ਨੀ ਹੈਗਾ ਬਸ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਜਾਓ ਮੈਂ ਤੁਹਾਨੂੰ ਲੈਣ ਆਊਂਗਾ ਫਿਰ ਮੈਂ ਦੱਸ ਦਊਂਗਾ ਤਾਂ ਅਗਲੇ ਦਿਨ ਆਪਾਂ ਸਵੇਰੇ right ਜਿੰਨੇ ਵਜੇ ਦਾ time ਦਿੱਤਾ ਸੀ ਸਹੀ ਆਪਾਂ ਉਨੇ ਵਜੇ ਉੱਥੇ ਪਹੁੰਚ ਗਏ ਮਾਤਾ ਜੀ ਨਾਲ ਬਿਠਾਇਆ ਗੱਡੀ 'ਚ ਲੈ ਕੇ ਆਏ ਉਹਨਾਂ ਨੂੰ ਫਿਰ ਆਉਂਦੇ ਹੋਏ ਸਾਰੀ ਗੱਲ ਬਾਤ ਦੱਸੀ ਉਹਨਾਂ ਨੂੰ video ਦਿਖਾਈ ਵੀ ਦੇਖੋ ignore ਕੀਤਾ ਗਿਆ ਮੈਨੂੰ ਹਨਾ ਵੀ ਮੈਂ ਤਾਂ ਦਿਲੋਂ ਨਾਲ ਲੱਗਿਆ ਹੋਇਆ ਸੀਗਾ ਕਦੇ ਕੋਈ ਰਿਸ਼ਤੇਦਾਰ ਨੂੰ ਲੈ ਕੇ ਆਉਣਾ ਹੈ, ਛੱਡ ਕੇ ਆਉਣਾ ਹੈ ਕੋਈ ਕੰਮ ਮੈਂ ਕੋਈ ਚੀਜ਼ ਘੱਟ ਗਈ ਕੋਈ ਵੱਧ ਗਈ ਹਨਾ ਵੀ ਵੀ ਆਹ ਛਿਲਾ ਮਿਲਿਆ ਆਪਾਂ ਨੂੰ ਹਨਾ ਅਗਲੇ ਨੇ ਆਪਾਂ ਨੂੰ ignore ਕਰ ਦਿੱਤਾ ਦੱਸ ਇੱਕ photo ਇੱਕ video ਬਣਾਉਣ ਪਿੱਛੇ ਹਨਾ ਦੱਸ ਕਿੱਢੀ ਗੱਲ ਹੋ ਜਾਂਦੀ ਹੈ ਹੈਂ ਊਂ ਵੀ ਤਾਂ ਉੱਥੇ ਚੱਜ ਹੋ ਹੀ ਰਹੇ ਸੀਗੇ ਊਂ ਵੀ ਤਾਂ ਫੋਟੋਆਂ ਚੱਲ ਰਹੀਆਂ ਸੀ camera-man ਹਨਾ ਆਪਣੇ ਘਰ ਵਾਲੇ ਨਾਲ ਖਿਚਵਾ ਹੀ ਰਹੇ ਸੀਗੀ ਫੋਟੋਆਂ camera-man ਖਿੱਚ ਰਿਹਾ ਸੀਗਾ ਫੋਟੋਆਂ ਅਹ ਜੇ ਇੱਕ ਅੱਧੀ video ਜਾਂ ਇੱਕ ਅੱਧੀ photo ਮੈਂ ਆਪਣੇ phone ਦੇ ਵਿੱਚ ਖਿਚਵਾਉਣ ਵਾਸਤੇ ਤਾਂ ਉੱਥੇ ਕਿੱਡਾ ਕੁ ਮੈਨੇ ਗੁਨਾਂਹ ਕਰ ਦਿੱਤਾ ਹਨਾ ਇਹ ਕਿੱਡੀ ਕੁ ਮੇਰੇ ਤੋਂ ਗ਼ਲਤੀ ਹੋ ਗਈ ਦੱਸੋ ਵੀ ਵੀ ਏਡਾ ਮੂੰਹ ਬਣਾ ਲਿਆ ਵੀ ਏਡਾ ignore ਕੀਤਾ ਜਾਣ ਲੱਗ ਗਿਆ ਕਿ ਜਿਵੇਂ ਮੈਨੂੰ ਪਤਾ ਨੀ ਕੋਈ ਗੁਨਾਂਹ ਹੀ ਕਰ ਦਿੱਤਾ ਹੁੰਦਾ ਹੈ ਹਨਾ ਤਾਂ ਬਸ ਆਪਾਂ ਨੂੰ ਮ~ ਫਿਰ ਮਾਤਾ ਜੀ ਵੀ ਕਹਿਣ ਲੱਗ ਗਏ ਕਿ ਨਹੀਂ ਇਹ ਨੀ ਹੋ ਸਕਦਾ ਜੇ ਵੋਹ ਹੈਂ ਵੀ ਮੈਨੂੰ ਤਾਂ ਨੀ ਲੱਗਦਾ ਉਹਨੇ ਇਉਂ ਕੀਤਾ ਹੋਊਗਾ ਤਾਂ ਫਿਰ ਜਦੋਂ ਮਾਤਾ ਜੀ ਨੂੰ ਮੈਂ video ਦਿਖਾਈ, ਉਹਨਾਂ ਨੂੰ ਦੱਸਿਆ ਵੀ ਚਾਹੇ ਮਾਸੀ ਦੇ ਮੁੰਡੇ ਨੂੰ ਪੁੱਛ ਲਈ ਜੇ ਵੋਹ ਉਹਨਾਂ ਨੂੰ ਵੀ feel ਹੋਇਆ

ਤਾਂ ਰਹੇ ਗੁੱਸੇ ਦੇ ਵਿੱਚ ਪਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਵੀ ਆਪਾਂ ਨੇ ਗੁੱਸਾ ਨੀ ਜਿਤਾਉਣਾ ਹੈਗਾ ਚਲੋ ਠੀਕ ਹੈ ਆਪਾਂ ਨੂੰ ਬੁਰਾ ਲੱਗਿਆ ਹਨਾ ਠੀਕ ਹੈ ਆਪਾਂ ਅੱਗੇ ਤੋਂ ਨਾ ਹੱਥ ਵਧਾਓ ਨਾ ਅਗਲੇ ਦੇ ਇੰਨਾ ਨੇੜੇ ਜਾਓ, ਨਾ ਅਗਲੇ ਦੇ ਇੰਨੇ ਕੰਮਾਂ 'ਚ ਖੜੋ ਬਸ ਦੂਰ ਦੂਰ ਰਹੋ ਹਨਾ ਆਪਾਂ ਕਾਹਦੇ ਲਈ ਅਗਲੇ ਨੂੰ ਸੁਨਾਉਣਾ ਹੈ ਜਾਂ ਬੁਲਾਉਣਾ ਜਾਂ ਜਾਂ ਜੋ ਵੀ ਹੈ ਕਿਉਂ ਅਗਲੇ ਨੂੰ feel ਕਰਵਾਉਣਾ ਬਸ ਠੀਕ ਹੈ ਅਗਲੇ ਦੀ ਜੇ

ਨਹੀਂ ਕੋਈ ਏਦਾਂ ਦੀ ਗੱਲਬਾਤ ਕੀਤੀ ਹੈਗੀ ਕਿਸੇ ਨਾਲ ਜਾਂ ਜੋ ਵੀ ਤੇ ਚਲੋ ਬਾਕੀ ਕਰਦੇ ਕਰਵਾਉਂਦੇ function ਵੀ ਵਧੀਆ ਰਿਹਾ ਠੀਕ ਹੈ ਨਾ

ਤਾਂ ਬਸ ਆਪਾਂ ਮੌਕਾ ਸਾਂਭਦੇ ਹੋਏ ਉੱਥੇ ਵਧੀਆ ਹਰ ਇੱਕੇ ਨਾਲ behave ਕੀਤਾ, ਖਾਧਾ ਪੀਤਾ ਪਰ ਰਹੇ side ਜਿਹੀ ਤੇ ਰੀਤ ਰਿਵਾਜ਼ ਰਸ਼ਮਾਂ ਸਭ ਆਪਾਂ ਨਿਭਾਹੀਆਂ ਬਸ ਕਹਿਣ ਦਾ ਮਤਲਬ ਵੀ ਰਹੇ ਦੂਰ ਆਪਾਂ ਮੁੜਕੇ ਆਪਾਂ ਹੁਣ ਮੱਥਾ ਟੇਕ ਰੱਖਿਆ ਵੀ ਭਾਈ ਬਸ ਦੂਰੋਂ ਹੀ ਸਤਿ ਸ੍ਰੀ ਅਕਾਲ ਹੈ ਹਨਾ ਵੀ ਆਪਾਂ ਮੇਲ ਜੋਲ ਲਟਰਮ ਪਟਰਮ ਤਾਂ ਜਾਂ ਲੈਣਾ ਦੇਣਾ ਆਪਾਂ ਕੁਛ ਨੀ ਰੱਖਿਆ ਹੋਇਆ ਕਿਸੇ ਨਾਲ ਵਾਧੂ ਦੇ ਰੱਖੇ ਹੋਏ ਨੇ ਵੀ ਯਾਰ ਨਹੀਂ ਬਸ ਠੀਕ ਹੈ ਤੁਸੀਂ ਆਪਣੀ ਜ਼ਿੰਦਗੀ 'ਚ ਖ਼ੁਸ਼ ਹੋ ਨਾ ਅਸੀਂ ਆਪਣੀ ਜ਼ਿੰਦਗੀ 'ਚ ਖ਼ੁਸ਼ ਹਾਂ ਤੁਸੀਂ ਮੇਰੇ ਤੋਂ ਲੈ ਕੇ ਕੁਛ ਖਾ ਰਹੇ ਹੋ, ਨਾ ਮੈਂ ਤੁਹਾਡੇ ਤੋਂ ਲੈ ਕੇ ਕੁਛ ਖਾ ਰਿਹਾ ਹਨਾ ਫਿਰ ਆਕੜਾਂ ਕਾਹਦੀਆਂ ਨੇ ਹਨਾ ਨਾ ਫਿਰ ਆਪਾਂ ਆਕੜ ਸਹੀ ਹੈ ਨਾ

ਵੀ ਚੱਲ ਵਧੀਆ time ਲੰਘੇਗਾ time ਲੰਘਿਆ ਹੀ ਵਧੀਆ, ਪਰ ਜਿਹੜੀ last ਦੇ ਵਿੱਚ ਆਕੜ ਖੋੜੀ ਜਿਹੜੀ ਆਹ ਗੱਲ ਹੋ ਗਈ ਨਾ ਇਹ ਆਪਾਂ ਨੂੰ ਵਧੀਆ ਜਿਹੀ ਨੀ ਲੱਗੀ ਹੈਗੀ ਚੱਲ ਕੋਈ ਗੱਲ ਨੀ ਪਰਮਾਤਮਾ ਤਾਂ ਦੇਖਦਾ ਹੀ ਹੈ l Time ਹਮੇਸ਼ਾ ਇੱਕੋ ਜਿਹਾ ਨੀ ਰਹਿੰਦਾ ਹੈਗਾ time ਸਭ ਤੇ ਆਉਂਦਾ ਹੈ, ਚਲੋ ਕੋਈ ਗੱਲ ਨੀ ਬਾਕੀ ਦੇਖਦੇ ਹਾਂ ਅੱਗੇ ਭਾਈ ਕਿਵੇਂ ਜ਼ਿੰਦਗੀ ਲੰਘਦੀ ਹੈ ਕੁੜੀ ਦੀ, ਪਰਮਾਤਮਾ ਕਰੇ ਸੁੱਖੀ ਵਸੇ ਟੱਬਰ ਸਾਰਾ ਉਹਦਾ ਹਨਾ, ਪਰਮਾਤਮਾ ਜੋੜੇ ਮੁੰਡੇ ਦੇਵੇ ਉਹਨੂੰ, ਬਾਕੀ ਲੱਛਣ ਮੈਨੂੰ ਲੱਗਦੇ ਹੈ ਨੀ ਗੇ ਉਹਦੇ ਸਹੀ ਚਲੋ ਬਾਕੀ ਠੀਕ ਹੈ ਜੀ ਓਕੇ ਧੰਨਵਾਦ, ਤੁਸੀ ਸੁਣਿਆ ਮੈਨੂੰ। ਹਾਂ ਤੇ ਆਹ ਹੁਣ ਜਿਹੜੀ ਮੈਂ ਤੇਰੀ ਪੜ੍ਹੀ ਹੈਗੀ ਹੈ ਆਹ ਜਿਹੜੀ ਤੂੰ ਨਵੀਂ ਮੈਨੂੰ ਦਿੱਤੀ ਸੀ ਮਾਂਗਾ ਜਾਂ ਕੋਮਿਕ ਜੋ ਵੀ ਹੋਊਗੀ। ਆਹ ਹੁਣ ਮੈਂ ਬੈਠ ਕੇ ਖ਼ਤਮ ਹਾਲੇ ਥੋੜ੍ਹੀ ਦੇਰ ਹੀ ਪਹਿਲਾਂ ਵੀ ਮੈਂ ਬੈਠ ਕੇ ਖ਼ਤਮ ਕਰਕੇ ਹਟਿਆਂ ਆਹ ਮੈਨੂੰ ਹਜੇ ਮੈਂ ਵੈਸੇ ਬੋਲਾਂਗਾ ਲੇਕਿੰਨ ਆਹ ਹਜੇ ਵੀ ਵੈਸੇ ਚੱਲ ਰਹੀ ਹੈ ਖ਼ਤਮ ਨੀ ਹੋਈ ਹਨਾ, ਪਤਾ ਨੀ ਕਿਉਂਕਿ ਮੈਨੂੰ ਬੜਾ ਅਜ਼ੀਬ ਜਿਹਾ ਲੱਗਿਆ ਮੈਂ ਪੂਰੀ story ਉਹਦੀ ਪੜ੍ਹੀ ਘੱਟ ਤੋਂ ਘੱਟ ਵੀ ਦੋ ਸੌ ਤਿੰਨ ਸੌ chapter ਹੋਣਗੇ ਸ਼ਾਇਦ ਇਹਦੇ, ਪਰ ਮੈਂ ਪੂਰੇ ਦੇ ਪੂਰੇ ਇਹਦੇ ਸਾਰੇ chapter ਪੜ੍ਹੇ ਮੈਨੂੰ ਪੱਲੇ ਆਹ ਨੀ ਪਿਆ ਕਿ ਜਿਹੜਾ ਹੈਗਾ ਵੇ ਇਹਦਾ ਆਹ ਕਿੱਦਾਂ ਦਾ ਸੀਗਾ, ਆਹ ਲੱਗ ਰਿਹਾ ਸੀ ਕਿ ਹਾਂ ਖ਼ਤਮ ਹੋਇਆ ਵੇ ਪਰ ਸਮਝ ਨੀ ਆਇਆ ਕਿ ਖ਼ਤਮ ਹੋਇਆ ਵੀ ਜਾਂ ਨਹੀਂ। ਪਰ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ ਹੈ ਕਿ ਆਹ ਜਿਹੜੀਆਂ ਕੋਮਿਕਾਂ ਤੂੰ ਮੈਨੂੰ ਦੱਸ ਰਿਹਾ ਹਜੇ ਵੀ ਚੱਲਦੀਆਂ ਹੋਣ ਜਿਵੇਂ ਤੂੰ ਮੈਨੂੰ ਇਹ ਤੋਂ ਪਿੱਛਲੀ ਵਾਲੀ ਦਿੱਤੀ ਸੀ ਉਹਦਾ ਇੱਕ season ਆਇਆ ਸੀ ਹਾਲੇ, ਹੋ ਸਕਦਾ ਉਹਦਾ ਦੂਜਾ season ਵੀ ਆਵੇ ਹਨਾ ਤਾਂ ਕਰਕੇ ਮੈਂ ਉਹਨੂੰ ਆਰਾਮ ਨਾਲ ਪੜ੍ਹ ਕੇ ਥੋੜ੍ਹਾ ਜਿਹਾ ਛੱਡ ਦਿੱਤਾ ਪਰ ਮੈਂ ਉਹਦੇ ਪੂਰੇ ਜਿੰਨੇ ਵੀ chapter ਸੀਗੇ ਉਹ ਪੜ੍ਹੇ ਪਰ ਆਹ ਵਾਲੀ ਜਿਹੜੀ ਆ ਉਹ ਪਹਿਲੇ ਵਾਲੇ ਤੋਂ ਜ਼ਿਆਦਾ ਚੰਗੀ ਨਹੀਂ ਸੀ। ਮੈਂ ਸਹੀ ਦੱਸਾਂ ਤੇ ਪਤਾ ਨੀ ਹੋ ਸਕਦਾ ਵੀ ਕਿ ਮੈਂ ਗੇਮਾਂ ਬਚਪਨ 'ਚ ਇੰਨੀਆਂ ਨਹੀਂ ਖੇਡੀਆਂ ਕਿ ਮੈਨੂੰ ਪੱਲੇ ਨੀ ਪਿਆ ਕਿ ਉਹ ਕੀ ਕਹਿਣਾ ਚਾਹ ਰਿਹਾ ਸੀ ਹਾਂ ਮੈਂ ਉਹ 'ਚ character ਦੀ ਜਿਹੜੀ growth ਹੈਗੀ ਹੈ ਉੱਥੇ ਸਮਝ ਗਿਆ ਕਿ ਉਹਨੇ ਕਿਵੇਂ ਰਿਸਪੋਂਸੀਬਿਲਟੀਆਂ ਲੈਣੀਆਂ ਸਿੱਖੀਆਂ decision ਲੈਣੇ ਸਿੱਖੇ ਤੇ ਆਪਣੇ ਜਿਹੜੇ failure ਸੀਗਾ ਉਹਨੂੰ ਥੋੜ੍ਹਾ ਕਰਨਾ ਸਿੱਖ ਲਿਆ ਉਹਨੇ ਆਹ ਚੀਜ਼ ਤੇ ਮੇਰੇ ਪੱਲੇ ਪਈ ਆ ਪਰ ਮਗਰ ਸਹੀ ਦੱਸਾਂ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਮੈਨੂੰ ਨਹੀਂ ਉਹ 'ਚ ਸਮਝ 'ਚ ਆਈਆਂ ਜਿਵੇਂ game ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਉਹ ਵੀ ਜਿਹੜੀ ਉਹਨੇ ਕੀਤੀ ਹੋਵੇ ਤੇ ਉਹਨੂੰ achievement ਬਣਾ ਦਿੱਤਾ ਜਾ ਫਿਰ ਉਹਨੂੰ ਕਿਸੇ ਤਰੀਕੇ ਨਾਲ ਕੁਛ ਕਰਕੇ ਉਹਨੂੰ gift ਦੀ ਤਰ੍ਹਾਂ ਉਹਨੂੰ ਵਾਪਸ ਦੇ ਦਿੱਤਾ ਮੈਨੂੰ ਇੰਨੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਤੈਨੂੰ ਵੀ ਪਤਾ game ਦੇ ਬਾਰੇ ਨਹੀਂ ਪਤਾ ਹੁੰਦੀਆਂ ਪਰ ਮੈਂ ਫਿਰ ਵੀ ਉਹਨੂੰ ਪੜ੍ਹਿਆ ਪੂਰਾ ਮੈਂ ਕਿਹਾ ਹਾਂ ਚੱਲ ਪਹਿਲੇ ਵਾਲੀ ਜਿਹੜੀ ਤੂੰ ਦਿੱਤੀ ਸੀ ਉਹ ਮੈਂ ਪੂਰੀ ਨੀ ਪੜ੍ਹੀ ਸੀ ਬਾਅਦ ਚੋਂ ਮੈਂ ਉਹਨੂੰ ਪੂਰਾ ਪੜ੍ਹਿਆ ਤਾਂ ਮੈਨੂੰ ਬੇਕਾਰ ਵੀ ਨੀ ਲੱਗੀ। ਇਸ ਲਈ ਮੈਂ ਬਹਿ ਕੇ ਆਰਾਮ ਨਾਲ ਥੋੜ੍ਹਾ ਸੋਚਿਆ ਮੈਂ ਕਿਹਾ ਹਾਂ ਕਿ ਸ਼ਾਇਦ ਮੈਨੂੰ ਪੜ੍ਹਕੇ ਦੇਖਣੀ ਚਾਹੀਦੀ ਆ ਕਿ ਹੋ ਸਕਦਾ ਵਾ ਕਿ ਜਿਵੇਂ ਤੂੰ ਮੈਨੂੰ ਦੱਸੀ ਹੋਵੇ ਉਵੇਂ ਦੀਆਂ ਹੀ ਨਿਕਲਣ ਸਾਰੀਆਂ ਤੇ ਮੈਂ ਆਹ ਵੀ ਪੂਰੀ ਦੀ ਪੂਰੀ ਪੜ੍ਹ ਲਈ ਪਰ ਸੱਚੀ ਦੱਸਾਂ ਤੇ story ਉਹਦੀ ਜ਼ਿਆਦਾ ਮੈਨੂੰ ਸ਼ਾਇਦ game ਦੀ ਵਧੀਆ ਲੱਗੀ ਹੋਏਗੀ ਕਿ ਕਿਸੇ ਨੇ ਜਾਂ ਕੋਈ ਬੰਦਾ ਹੋਵੇ ਜਿਹੜਾ ਆਰਾਮ ਨਾਲ ਬੈਠਾ ਸੀ, ਉਹਨੇ ਇੱਕ game ਏਦਾਂ ਦੀ ਬਣਾਈ ਜਿਹਦੇ ਵਿੱਚ ਪੂਰੀ ਦੀ ਪੂਰੀ ਦੁਨੀਆਂ ਵਸਦੀ ਹੋਵੇ, ਜਿਹ 'ਚ ਇੱਕ demon realm ਹੋਵੇ ਜਿਹ 'ਚ demons ਰਹਿੰਦੇ ਨੇ demon ਦੀ ਆਪਣੀ story ਹੈਗੀ ਹੈ ਉਹਦੇ ਵਿੱਚ ਭਗਵਾਨ ਨੇ ਭਗਵਾਨਾਂ ਦੀ ਆਪਣੀ story ਹੈ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਵੀ ਚੀਜ਼ਾਂ ਨੇ ਉਹਨਾਂ ਸਾਰਿਆਂ ਦੀ ਖ਼ੁਦ ਦੀ story story ਆਪਣੀ ਚੱਲ ਰਹੀ ਹੈ ਤੇ ਜਿਹੜੀ ਉਹਦੀ ਨਹੁੰ ਸੀਗੀ ਉਹ ਜਿਹਦੇ ਨਾਲ ਉਹਨੇ ਵਿਆਹ ਕੀਤਾ ਸੀ ਉੱਥੇ ਉਹਦੀ ਵੀ ਆਪਣੀ story ਚੱਲ ਰਹੀ ਹੈਗੀ ਆ ਵੇ ਕਿ ਉਹ ਉਹਨੂੰ ਪਿਆਰ ਕਰ ਰਹੀ ਉਹ ਸੱਚੀ 'ਚ ਪਿਆਰ ਕਰਦੀ ਹੈ ਦੇਖ ਕੇ ਆਹ ਸਭ ਕੁਛ game ਦੇ ਵਿੱਚ ਮੈਨੂੂੰ ਬੜਾ ਅਜ਼ੀਬ ਲੱਗਿਆ।

ਨਹੀਂ ਓਦਾਂ ਹੈਗੀ ਤਾਂ ਫੋਟੋਆਂ ਹੀ ਨੇ ਕਿਸੇ ਬੰਦੇ ਦੇ ਦਿਮਾਗ 'ਚ ਆਹ ਚੀਜ਼ ਆਈ ਕਿ ਹਾਂ ਹੋ ਸਕਦਾ ਇਵੇਂ ਦੀ ਚੀਜ਼ ਵੀ future 'ਚ ਬਣੇ, ਤਾਂ ਉਹਨੇ ਇਵੇਂ ਦੀ ਕੋਈ ਚੀਜ਼ ਬਣਾ ਲਈ ਉਹ ਚੀਜ਼ ਤਾਂ ਮੈ ਚੱਲ ਸਮਝ ਗਿਆ ਮੈਂ ਫਿਰ ਥੋੜ੍ਹੀ time ਤੱਕ ਆਹ ਜਿਹੜੀ judge ਕਰ ਰਿਹਾ ਸੀਗਾ ਉਹ judge ਕਰਨਾ ਮੈਂ ਥੋੜ੍ਹਾ ਉਹਨੂੰ ਬੰਦ ਕੀਤਾ ਤੇ ਮੈਂ ਥੋੜ੍ਹੀ ਬਹੁਤ ਉਹਤੇ ਬਹਿ ਕੇ ਆਰਾਮ ਨਾਲ ਸੁਣੀ ਚੀਜ਼ਾਂ ਦੇਖੀਆਂ ਤੇ ਥੋੜ੍ਹਾ ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ ਕਿ ਹਾਂ ਕੀ ਕਹਿਣਾ ਚਾਹ ਰਿਹਾ ਵੇ। ਮੈਂ ਤੈਨੂੰ ਹਜੇ ਵੀ ਦੱਸਾਂ ਤੇ ਜਿਹੜਾ ਤੇ ਆਹ 'ਚ main character ਹੈਗੇ ਵੇ ਉਹਦੀ growth ਹਜੇ ਵੀ ਬਹੁਤ ਘੱਟ ਹੈ ਮੈਨੂੰ ਕਿਉਂਕਿ ਪੱਲੇ ਨੀ ਪਿਆ, ਉਹਦੇ ਕੋਲ ਤਾਕਤ ਤਾਂ ਚੱਲ ਆ ਗਈ ਪਰ ਹਜੇ ਵੀ ਉਹਦੇ decision ਜਿਹੜੇ ਹੈਗੇ ਨੇ ਉਹ ਕੋਈ ਢੰਗ ਸਿਰ ਦੇ ਨਹੀਂ ਹੈਗੇ ਹਾਂ may be ਸ਼ਾਇਦ ਜਿਹੜੇ ਉਹ ਲੋਹਾ ਵਾਲੀ ਚੀਜ਼ਾਂ ਕਰਦਾ ਵੇ Blacksmith ਵਾਲੀ ਉਹ ਵਾਲੀ ਚੱਲ ਫਿਰ ਵੀ ਠੀਕ ਹੈਗੀ ਹੈ ਵੀ ਕਿ ਉਹਨੇ ਇੱਕ ਜਿਹੜੇ level ਹੁੰਦੇ ਆ ਉਹ 'ਚ ਕਾਫ਼ੀ ਵੱਡੀ ਵੱਡੀ ਚੀਜ਼ਾਂ ਬਣਾਈਆਂ ਨੇ ਕਾਫ਼ੀ ਵਧੀਆ ਬਣਾਈਆਂ ਨੇ ਕਿ ਉਹਦਾ ਨਾਮ ਵੀ ਚੱਲਦਾ ਵੇ ਤੇ ਉਹਦੇ ਜਿਹੜੇ equipment ਹੈਗੇ ਆ ਉਹ ਵੀ ਚੱਲਦੇ ਨੇ ਪਰ ਉਹ ਤੋਂ ਬਾਅਦ ਵੀ ਅਗਰ ਬੋਲੀਏ ਤਾਂ ਵੀ ਬਥੇਰੀਆਂ ਚੀਜ਼ਾਂ ਹੋਣਗੀਆਂ, ਜਿਹੜੀਆਂ ਰਹਿੰਦੀਆਂ ਸੀਗੀਆਂ ਜਿਹੜੀਆਂ ਹਾਲੇ ਵੀ ਉਹਦੇ ਕੋਲ ਨਹੀਂ ਹੈਗੀਆਂ ਜਿਹ 'ਚ ਉਹ ਧਿਆਨ ਨਹੀਂ ਦਿੰਦਾ ਪੂਰੀ ਨੀ ਕਰਦਾ ਜਾਂ ਫਿਰ ਬੋਲੀਏ ਤੇ ਉਹਨੇ ਉਹ ਚੀਜ਼ਾਂ ਨੂੰ ਤੇ focus ਕਦੇ ਕੀਤਾ ਹੀ ਨਹੀਂ, ਇਵੇਂ ਦੀਆਂ ਵੀ ਮੈਨੂੰ ਬਹੁਤ ਸਾਰੀ ਉਹ 'ਚ ਚੀਜ਼ਾਂ ਮਿਲੀਆਂ ਤਾਂ ਮੈਂ ਬਾਅਦ 'ਚ ਸੋਚਿਆ ਮੈਂ ਕਿਹਾ ਨਹੀਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਤੇ ਕੀ ਸੋਚ ਕੇ ਫ਼ਾਇਦਾ ਜਾਂ ਤਾਂ ਜਿਵੇਂ ਹੋਵੇ ਕਿ ਮੈਂ ਕੋਈ ਚੀਜ਼ ਦੇਖ ਰਿਹਾ ਹੋਵਾਂ ਜਿਹੜੀ ਪੂਰੀ ਦੀ ਪੂਰੀ ਇੱਕਦਮ ਇਵੇਂ ਦੀ ਬਣੀ ਹੋਈ ਹੈ ਕਿ ਜਿਹ 'ਚ ਕੋਈ ਵੀ ਗ਼ਲਤੀ ਨਾ ਹੋਵੇ, ਉਹ ਤਾਂ ਮੈਨੂੰ ਮਿਲਣ ਤੋਂ ਕਿਉਂਕਿ ਮੈਨੂੰ ਭਾਵੇਂ ਜਿੰਨੀਆਂ ਮਰਜ਼ੀਆਂ ਢੰਗ ਸਿਰ ਦੀ ਚੀਜ਼ਾਂ ਮਿਲ ਜਾਣ ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗੀ ਹੀ ਕਿ ਜਿਹੜਾ ਮੈਨੂੰ ਨਹੀਂ ਪਸੰਦ ਆਇਆ ਹੋਏਗਾ ਆਹ ਸੋਚ ਕੇ ਮੈਂ ਫਿਰ ਉਹਨੂੰ ਦੇਖਿਆ। ਫਿਰ ਬਾਅਦ 'ਚ ਧੀਰੇ ਧੀਰੇ ਕਰਦੇ ਕਰਦੇ ਮੈਨੂੰ ਫਿਰ ਉਹ ਵੀ ਠੀਕ ਲੱਗਣ ਲੱਗ ਗਈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੀ ਉਹ 'ਚ ਜਿਹੜੀ ਸਿੱਖਣ ਵਾਲੀਆਂ ਸੀਗੀਆਂ ਉਹ 'ਚ ਜਿਹੜੀ game ਦੇ ਵਿੱਚ ਚੀਜ਼ਾਂ ਸਿੱਖ ਰਿਹਾ ਸੀ ਉਹਨੂੰ explain ਕਰ ਰਿਹਾ ਸੀਗਾ, ਉਹ ਵਾਲੀ real 'ਚ ਮੈਂ search ਕਰਕੇ ਦੇਖੀ ਤਾਂ real 'ਚ ਵੀ ਉਹ ਵਾਲੀ ਨਿਕਲੀ। ਤਾਂ ਮੈਨੂੰ ਥੋੜ੍ਹਾ ਬਹੁਤ ਹੋਇਆ ਕਿ ਹਾਂ ਆਹ ਜਿਹੜੀਆਂ ਚੀਜ਼ਾਂ ਬੋਲ ਰਿਹਾ ਵੇ ਉਹ ਕਿਸੇ ਨੇ ਜਦੋਂ ਲਿਖੀਆਂ ਨੇ ਤੇ ਉਹਦੇ ਬਾਰੇ ਢੰ~ ਢੰਗ ਸਿਰ ਨਾਲ research ਕੀਤੀ ਹੋਈ ਹੈ ਤਾਂ ਜਾ ਕੇ ਉਹ ਲਿਖੀਆਂ ਨੇ। ਉਹਨੇ ਜਿਹੜੀਆਂ sword ਦੀਆਂ ਉਹ ਦੱਸੀਆਂ ਕਿ ਆਹ sword ਜਿਹੜੀ ਹੈਗੀ ਉਹਨੂੰ ਇਵੇਂ ਚਲਾਈਦਾ, ਉਵੇਂ ਚਲਾਈਦਾ ਹੈ double hand ਵਾਲੀ ਦੇ ਨਾਲ ਆਹ ਕਰੀਦਾ ਹੈ ਉਹ ਕਰੀਦਾ ਹੈ। ਜਾਂ ਜਿਹੜੇ blacksmith ਦੀ ਟੈਕਨਿਕਾਂ ਉਹਨੇ ਦੱਸੀਆਂ ਔਰ ਵੀ ਜਿਹੜੇ ਇੰਨੇ ਸਾਰੇ ਉਹਨੇ plan ਦੱਸੇ ਫਿਰ ਜਿਹੜੇ ਖੇਤਾਂ ਬਾਰੇ ਉਹਨੇ ਚੀਜ਼ਾਂ ਦੱਸੀਆਂ ਉਹ ਸਾਰੀਆਂ ਜਦੋਂ ਮੈਂ ਬਾਅਦ ਚੋਂ search ਕਰਕੇ ਦੇਖੀਆਂ ਤਾਂ ਸੱਚੀ 'ਚ ਸੀਗੀਆਂ। ਮੈਂ ਦੇਖ ਕੇ ਹੈਰਾਨ ਸੀਗਾ ਕਿ ਜਿਹੜੇ ਇਵੇਂ ਦੇ ਆਹ ਚੀਜ਼ਾਂ ਬਣਾਉਂਦੇ ਨੇ ਮਾਂਗਾ ਜਾਂ ਜੋ ਵੀ ਹੈਗੀਆਂ ਨੇ ਆਹ ਬੁੱਕਾਂ ਵਗ਼ੈਰਾ, ਆਹ ਸੱਚੀ 'ਚ ਕਿੰਨੀ research ਕਰਦੇ ਹੋਣੇ ਹੈ।

ਤਾਂ ਜਿਹੜੇ businessman ਹੋ ਗਏ ਜਾਂ ਫਿਰ ਜਿਹੜੇ ਉਹ ਹੋ ਗਏ ਜਿਹੜੇ ਉੱਥੇ ਕੰਮ ਕਰਦੇ ਨੇ ਜਿਹੜੇ ਪੁਲਿਸ ਵਗੈਰਾ ਵਾਲੇ ਹੁੰਦੇ ਨੇ ਜਿਹੜੇ ਚੋਰ ਫੜਦੇ ਨੇ ਜਿਹੜੇ ਚੋਰ ਹੀ ਹੋ ਗਏ ਪੂਰੇ, ਹਨਾ ਸਾਰਿਆਂ ਦੇ ਨਾਲ ਪਹਿਲੇ interview ਵਗ਼ੈਰਾ ਜਾਂ ਫਿਰ ਹੋਰ ਵੀ ਬਥੇਰੀਆਂ ਚੀਜ਼ਾਂ ਕਰਦੇ ਨੇ ਤੇ ਕਿੱਦਾਂ ਕਿ ਉਹਨਾਂ ਨੂੰ ਸਮਝ ਆ ਸਕੇ ਕਿ ਇਵੇਂ ਦੀ situation ਵਿੱਚ ਬੰਦਾ ਕੀ ਕਰਦਾ ਵੇ। ਤਾਂ ਜਾ ਕੇ ਉਹਨੂੰ ਬਣਾਉਂਦੇ ਸੀਗੇ ਤਾਂ ਹੀ ਜਦੋਂ ਪੜ੍ਹਦੇ ਹੁੰਦੇ ਸੀ ਨਾ ਤਾਂ ਇੰਨਾ ਜ਼ਿਆਦਾ realistic ਲੱਗ ਰਿਹਾ ਹੁੰਦਾ ਸੀ ਕਿ ਕੋਈ ਵੀ ਚੀਜ਼ ਜਿਹੜੀ ਹੋ ਰਹੀ ਹੈ ਉਹ 'ਚ ਅਗਰ ਤੂੰ ਵੀ ਹੁੰਦਾ ਤੇ ਤੂੰ ਵੀ same ਹੀ ਚੀਜ਼ ਕਰ ਰਿਹਾ ਹੁੰਦਾ। ਇਵੇਂ ਦੀ ਚੀਜ਼ਾਂ ਦੇਖ ਕੇ ਫਿਰ ਹੁੰਦਾ ਸੀ ਕਿ ਹਾਂ ਯਾਰ ਆਹ ਬਹੁਤ ਅੱਛੀ ਬਣਾਈ ਹੈਗੀ ਹੈ ਤਾਂ ਜਦੋਂ ਮੈਂ ਪੜ੍ਹ ਰਿਹਾ ਸੀਗਾ ਤਾਂ ਵੀ ਮੈਨੂੰ same ਹੀ ਏਦਾਂ ਦਾ ਲੱਗਿਆ, ਕਿਉਂਕਿ ਇਵੇਂ ਦਾ ਜਦੋਂ ਬਾਹਰਲੀ side ਦੇਖਦੇ ਹਾਂ ਨਾ ਤਾਂ ਬਹੁਤ ਘੱਟ ਮਿਲਦਾ ਹੈ ਜਿਵੇਂ ਉਹ ਹੋ ਗਈ ਕੀ ਬੋਲਦੇ ਹੈ ਮਾਰਵਲ ਹੋ ਗਈ ਡੀਸੀ ਹੋ ਗਈ, ਨਹੀਂ ਤਾਂ ਆਹ ਜਿਹੜੀ ਹੈਰੀਪੋਟਰ ਦੀਆਂ ਸੀਗੀਆਂ ਆਹ ਵਾਲੀਆਂ ਹੋ ਗਈਆਂ ਨਹੀਂ ਤੇ ਇੱਕ ਹੋਰ ਪਤਾ ਨੀ horror movie ਜਾਂ ਹੈਗਾ ਜਿਹੜਾ ਕਰਕੇ ਜਿਹ 'ਚ ਇੱਕ clown ਜਿਹਾ ਹੈਗਾ ਜਿਹੜਾ ਸਾਰਿਆਂ ਨੂੰ ਡਰਾਉਂਦਾ ਰਹਿੰਦਾ ਹੈ। ਉਹਦੀਆਂ ਹੋ ਗਈਆਂ ਜਾਂ ਇੱਕ ਹੋਰ ਹੈਗੀ ਹੈ ਯਾਰ ਮੈਨੂੰ ਯਾਦ ਨੀ ਆ ਰਿਹਾ ਨਾਮ ਉਹਦਾ, ਉਹ ਵੀ ਬੜੀਆਂ ਡਰਾਵਨੀ ਡਰਾਵਨੀਆਂ ਉਹ ਬਣਾਉਂਦਾ ਹੈ ਚੀਜ਼ਾਂ ਉਹਦੀਆਂ ਕੋਮਿਕਸ ਹੋ ਗਈਆਂ, ਹੋਰ ਵੀ ਇਵੇਂ ਦੀਆਂ ਬਥੇਰੀਆਂ ਨੇ ਲੇਕਿੰਨ ਹਨਾ ਉਹ ਜ਼ਿਆਦਾ famous ਨੀ ਹੈਗੀਆਂ ਤੇ ਉਹਨਾਂ ਦੀ ਸਟੋਰੀਆਂ ਹੈਗੀਆਂ ਨੇ ਉਹ ਬਹੁਤ ਵਧੀਆ ਹੈਗੀਆਂ ਨੇ। ਪਰ ਮੈਂ ਇਹਨਾਂ 'ਚ ਦੇਖੀਆਂ ਮੈਂ ਜਿਹੜੀਆਂ ਤੂੰ ਮੈਨੂੰ ਦਿੱਤੀਆਂ ਸੀਗੀਆਂ ਉਹ ਤਿੰਨ ਤੋਂ ਇਲਾਵਾ ਵੀ ਮੈਂ ਇੱਕ ਦੋ ਹੋਰ ਦੇਖੀਆਂ ਜਿਹੜੀਆਂ ਹਜੇ ਬਹੁਤ ਸਾਰੀਆਂ ਚੱਲਦੀਆਂ ਸੀ। ਇੱਕ ਮੈਂ ਦੇਖੀ ਕਿ ਆਹ ਜਿਹੜੀ ਇਵੇਂ ਦੀ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ animation ਵੀ ਉਹਨਾਂ ਦੀ ਬਣਦੀ ਹੈ ਤਾਂ ਮੈਂ ਹੁਣੇ ਦੋ episode ਉਹਦੇ ਦੇਖ ਕੇ ਆਇਆ ਸੀਗਾ ਆਹ ਪਤਾ ਨੀ my hero ਅਕੈਡਮੀਆ ਕਰਕੇ ਕੁਛ ਸੀ। ਉਹਦੀ ਮੈਂ ਕਿਹਾ ਚੱਲ ਇੱਕ ਵਾਰੀ ਦੇਖ ਕੇ ਦੇਖਦੇ ਹਾਂ ਕੀ ਪਤਾ ਉਹ ਵੀ ਵਧੀਆ ਨਿਕਲਣ ਤਾਂ ਮੈਨੂੰ ਆਹ ਵੀ ਸਹੀ ਲੱਗਿਆ ਛੋਟੇ ਛੋਟੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਕੋਲ ਤਾਕਤ ਹੁੰਦੀ ਹੈ ਤਾਂ ਸਕੂਲੇ ਜਿਹੜੇ ਹੈਗੇ ਨੇ ਸਾਰੇ ਬੱਚਿਆਂ ਕੋਲ ਤਾਕਤ ਬਸ ਇੱਕ ਨੂੰ ਛੱਡ ਕੇ, ਆਹ concept ਦੇਖਕੇ ਮੈਨੂੰ ਬੜਾ ਵਧੀਆ ਲੱਗਿਆ ਕਿਉਂਕਿ ਉਹਦੇ ਵਿੱਚ ਜਿੰਨੀ ਵੀ ਚੀਜ਼ਾਂ ਦਿਖਾਉਣਗੇ ਜਾਂ ਫਿਰ ਹੋਰ ਵੀ ਜਿਹੜੇ ਚੀਜ਼ਾਂ ਹੋਣਗੀਆਂ। ਕਿਸੇ ਕੋਲ ਤਾਕਤ ਹੈ ਕਿਸੇ ਕੋਲ ਨਹੀਂ ਹੈ, ਆਹ ਸਾਰੇ difference ਹੋ ਗਏ ਵਗ਼ੈਰਾ ਹੋ ਗਈਆਂ ਜਿੰਨੀਆਂ ਵੀ ਹੋ ਗਏ ਆਹ ਸਭ ਕੁਛ ਜਿਹੜੇ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਇੱਕ 'ਚ ਮਿਲਾ ਕੇ ਦਿਖਾਉਣਗੇ ਉਹਦੇ ਬਾਰੇ ਉਹ research ਕਰਨ ਗਿਆ ਸਭ ਉਹ ਤੋਂ ਬਾਅਦ ਜਾ ਕੇ ਉਹ ਦੱਸਣਗੇ, ਆਹ ਦੇਖ ਕੇ ਮੈਨੂੰ ਵੈਸੇ ਸੱਚੀ ਬੜਾ ਵਧੀਆ ਲੱਗਿਆ ਮੈਂ ਹਜੇ ਸੋਚ ਤਾਂ ਰਿਹਾਂ ਕਿ ਜਦ ਤੱਕ ਤੂੰ ਮੈਨੂੰ ਕੋਈ ਦੂਜੀ ਵਾਲੀ ਨਹੀਂ ਦੇ ਦਿੰਦਾ ਦੇਖਣ ਲਈ ਤਦ ਤੱਕ ਆਹ ਮੈਂ

Hello

ਹਾਂਜੀ ਸਾਸਰੀਕਾਲ

ਬਾਸ ਵਾਦਿਯ ਤੁਸੀਂ ਦਸੋ ਮੈਂ ਵਾਦਿਯ ਹੋਰ ਪਰਿਵਾਰ ਸਬ ਕਿਵੇਂ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

ਕੁਛ ਨਾਈ ਬਾਸ college ਤੋਂ ਚੁਤਿਯਾਂ ਹੋਈਯਾਂ ਸੀ ਮੈਂ ਸੋਚ੍ਯਾਂ ਘੁਮ ਕੇ ਆਨੀ ਆਂ

ਤੇ ਤੁਸੀਂ ਜਾਨੇ ਰੇਹੰਡੀ ਊ ਮੈਨ ਸੋਚ੍ਯਾ ਪੋਚ ਈ ਲਾਵਾ ਥੋਰਾ ਭਟ ਦਸ ਦੇਣੀ ਆਂ ਓਥੇ ਦੇ ਬਾਰੇ

ਆਚਾ ਤੇ ਏਡਾ ਇਤਿਹਾਸ ਤਨੁ ਪਤਾ ਆਯ ਇਤਿਹਾਸ ਦਸ ਦੂ ਮੇਨੂ